ਸਾਥੀਓ ਜਦੋਂ ਅਸੀਂ ਤਿਓਹਾਰ ਦੀ ਗੱਲ ਕਰਦੇ ਹਾਂ ਤਿਆਰੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਇਹੀ ਆਉਂਦਾ ਹੈ ਕਿ ਬਾਜ਼ਾਰ ਕਦੋਂ ਜਾਣਾ ਹੈ ਕੀਕੀ ਖਰੀਦਣਾ ਹੈ ਖਾਸਕਰ ਬੱਚਿਆਂ ਵਿੱਚ ਤਾਂ ਇਸ ਦਾ ਵਿਸ਼ੇਸ਼ ਉਤਸ਼ਾਹ ਰਹਿੰਦਾ ਹੈ ਇਸ ਵਾਰੀ ਤਿਓਹਾਰ ਉੱਤੇ ਨਵਾਂ ਕੀ ਮਿਲਣ ਵਾਲਾ ਹੈ ਤਿਓਹਾਰਾਂ ਦੀ ਇਹ ਉਮੰਗ ਅਤੇ ਬਾਜ਼ਾਰ ਦੀ ਚਮਕ ਇੱਕਦੂਜੇ ਨਾਲ ਜੁੜੀਆਂ ਹੋਈਆਂ ਹਨ ਲੇਕਿਨ ਇਸ ਵਾਰੀ ਜਦੋਂ ਤੁਸੀਂ ਖਰੀਦਦਾਰੀ ਕਰਨ ਜਾਓ ਤਾਂ ਵੋਕਲ ਫੋਰ ਲੋਕਲ ਦਾ ਆਪਣਾ ਸੰਕਲਪ ਜ਼ਰੂਰ ਯਾਦ ਰੱਖੋ ਬਾਜ਼ਾਰ ਤੋਂ ਸਮਾਨ ਖਰੀਦਦੇ ਸਮੇਂ ਅਸੀਂ ਸਥਾਨਕ ਉਤਪਾਦਾਂ ਨੂੰ ਪਹਿਲ ਦੇਣੀ ਹੈ
ਸਾਥੀਓ ਤਿਓਹਾਰਾਂ ਦੇ ਇਸ ਖੁਸ਼ੀ ਭਰੇ ਮੌਕੇ ਉੱਤੇ ਲਾਕਡਾਊਨ ਦੇ ਸਮੇਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਲਾਕਡਾਊਨ ਵਿੱਚ ਅਸੀਂ ਸਮਾਜ ਦੇ ਉਨ੍ਹਾਂ ਸਾਥੀਆਂ ਨੂੰ ਹੋਰ ਨਜ਼ਦੀਕ ਤੋਂ ਜਾਣਿਆ ਹੈ ਜਿਨ੍ਹਾਂ ਤੋਂ ਬਿਨਾ ਸਾਡਾ ਜੀਵਨ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਸਫਾਈ ਕਰਮਚਾਰੀ ਘਰ ਵਿੱਚ ਕੰਮ ਕਰਨ ਵਾਲੇ ਭੈਣਭਰਾ ਲੋਕਲ ਸਬਜ਼ੀ ਵਾਲੇ ਦੁੱਧ ਵਾਲੇ ਸਿਕਿਉਰਿਟੀ ਗਾਰਡਜ਼ ਇਨ੍ਹਾਂ ਸਾਰਿਆਂ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ ਅਸੀਂ ਹੁਣ ਭਲੀਭਾਂਤ ਮਹਿਸੂਸ ਕੀਤਾ ਹੈ ਮੁਸ਼ਕਿਲ ਸਮੇਂ ਵਿੱਚ ਇਹ ਤੁਹਾਡੇ ਨਾਲ ਸਨ ਸਾਡੇ ਸਾਰਿਆਂ ਦੇ ਨਾਲ ਸਨ ਹੁਣ ਆਪਣੇ ਤਿਓਹਾਰਾਂ ਵਿੱਚ ਆਪਣੀਆਂ ਖੁਸ਼ੀਆਂ ਵਿੱਚ ਵੀ ਅਸੀਂ ਇਨ੍ਹਾਂ ਨੂੰ ਨਾਲ ਰੱਖਣਾ ਹੈ ਮੇਰਾ ਅਨੁਰੋਧ ਹੈ ਕਿ ਜਿਵੇਂ ਵੀ ਸੰਭਵ ਹੋਵੇ ਇਨ੍ਹਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਜ਼ਰੂਰ ਸ਼ਾਮਿਲ ਕਰੋ ਪਰਿਵਾਰ ਦੇ ਮੈਂਬਰ ਦੇ ਵਾਂਗ ਕਰੋ ਫਿਰ ਤੁਸੀਂ ਵੇਖੋਗੇ ਤੁਹਾਡੀਆਂ ਖੁਸ਼ੀਆਂ ਕਿੰਨੀਆਂ ਵਧ ਜਾਂਦੀਆਂ ਹਨ
ਸਾਥੀਓ ਅਸੀਂ ਆਪਣੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਵੀ ਯਾਦ ਰੱਖਣਾ ਹੈ ਜੋ ਇਨ੍ਹਾਂ ਤਿਓਹਾਰਾਂ ਵਿੱਚ ਵੀ ਸਰਹੱਦਾਂ ਉੱਤੇ ਡਟੇ ਹੋਏ ਹਨ ਭਾਰਤ ਮਾਤਾ ਦੀ ਸੇਵਾ ਅਤੇ ਸੁਰੱਖਿਆ ਕਰ ਰਹੇ ਹਨ ਅਸੀਂ ਉਨ੍ਹਾਂ ਨੂੰ ਯਾਦ ਕਰਕੇ ਹੀ ਆਪਣੇ ਤਿਓਹਾਰ ਮਨਾਉਣੇ ਹਨ ਅਸੀਂ ਘਰ ਵਿੱਚ ਇੱਕ ਦੀਵਾ ਭਾਰਤ ਮਾਤਾ ਦੇ ਇਨ੍ਹਾਂ ਵੀਰ ਬੇਟੇਬੇਟੀਆਂ ਦੇ ਸਨਮਾਨ ਵਿੱਚ ਵੀ ਜਗਾਉਣਾ ਹੈ ਮੈਂ ਆਪਣੇ ਵੀਰ ਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਭਾਵੇਂ ਸਰਹੱਦ ਉੱਤੇ ਹੋ ਲੇਕਿਨ ਪੂਰਾ ਦੇਸ਼ ਤੁਹਾਡੇ ਨਾਲ ਹੈ ਤੁਹਾਡੇ ਲਈ ਕਾਮਨਾ ਕਰ ਰਿਹਾ ਹੈ ਮੈਂ ਉਨ੍ਹਾਂ ਪਰਿਵਾਰਾਂ ਦੇ ਪਿਆਰ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਦੇ ਬੇਟੇਬੇਟੀਆਂ ਅੱਜ ਸਰਹੱਦ ਤੇ ਹਨ ਹਰ ਉਹ ਵਿਅਕਤੀ ਜੋ ਦੇਸ਼ ਨਾਲ ਜੁੜੀ ਕਿਸੇ ਨਾ ਕਿਸੇ ਜ਼ਿੰਮੇਵਾਰੀ ਦੀ ਵਜ੍ਹਾ ਨਾਲ ਆਪਣੇ ਘਰ ਵਿੱਚ ਨਹੀਂ ਹੈ ਆਪਣੇ ਪਰਿਵਾਰ ਤੋਂ ਦੂਰ ਹੈ ਮੈਂ ਦਿਲ ਤੋਂ ਉਸ ਦਾ ਆਭਾਰ ਪ੍ਰਗਟ ਕਰਦਾ ਹਾਂ

ਸਾਥੀਓ ਦਿੱਲੀ ਦੇ ਕੋਨਾਗਟ ਪਲੇਸ ਦੇ ਖਾਦੀ ਸਟੋਰ ਵਿੱਚ ਇਸ ਵਾਰੀ ਗਾਂਧੀ ਜਯੰਤੀ ਤੇ ਇੱਕ ਹੀ ਦਿਨ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਹੋਈ ਇਸੇ ਤਰ੍ਹਾਂ ਕੋਰੋਨਾ ਦੇ ਸਮੇਂ ਵਿੱਚ ਖਾਦੀ ਦੇ ਮਾਸਕ ਵੀ ਬਹੁਤ ਪਾਪੂਲਰ ਹੋ ਰਹੇ ਹਨ ਦੇਸ਼ ਭਰ ਵਿੱਚ ਕਈ ਜਗ੍ਹਾ ਸੈਲਫ ਹੈਲਪ ਗਰੁੱਪਸ ਅਤੇ ਦੂਸਰੀਆਂ ਸੰਸਥਾਵਾਂ ਖਾਦੀ ਦੇ ਮਾਸਕ ਬਣਾ ਰਹੀਆਂ ਹਨ ਯੂ
ਵਿੱਚ ਬਾਰਾਬੰਕੀ ਵਿੱਚ ਇੱਕ ਮਹਿਲਾ ਹੈ ਸੁਮਨ ਦੇਵੀ ਸੁਮਨ ਜੀ ਨੇ ਸੈਲਫ ਹੈਲਪ ਗਰੁੱਪ ਦੀਆਂ ਆਪਣੀਆਂ ਸਾਥੀ ਔਰਤਾਂ ਦੇ ਨਾਲ ਮਿਲ ਕੇ ਖਾਦੀ ਮਾਸਕ ਬਣਾਉਣਾ ਸ਼ੁਰੂ ਕੀਤਾ ਹੌਲ਼ੀਹੌਲ਼ੀ ਉਨ੍ਹਾਂ ਦੇ ਨਾਲ ਹੋਰ ਔਰਤਾਂ ਵੀ ਜੁੜਦੀਆਂ ਚਲੀਆਂ ਗਈਆਂ ਹੁਣ ਉਹ ਸਾਰੇ ਮਿਲ ਕੇ ਹਜ਼ਾਰਾਂ ਖਾਦੀ ਮਾਸਕ ਬਣਾ ਰਹੀਆਂ ਹਨ ਸਾਡੇ ਲੋਕਲ ਪ੍ਰੋਡਕਟਸ ਦੀ ਖੂਬੀ ਹੈ ਕਿ ਉਨ੍ਹਾਂ ਨਾਲ ਅਕਸਰ ਇੱਕ ਪੂਰਾ ਦਰਸ਼ਨ ਜੁੜਿਆ ਹੁੰਦਾ ਹੈ

ਸਾਥੀਓ ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਮਾਰਟੀਅਲ ਆਰਟਸ ਹਨ ਮੈਂ ਚਾਹਾਂਗਾ ਕਿ ਸਾਡੇ ਨੌਜਵਾਨ ਸਾਥੀ ਇਨ੍ਹਾਂ ਦੇ ਬਾਰੇ ਵਿੱਚ ਵੀ ਜਾਨਣ ਇਨ੍ਹਾਂ ਨੂੰ ਸਿੱਖਣ ਅਤੇ ਸਮੇਂ ਦੇ ਹਿਸਾਬ ਨਾਲ ਇਨੋਵੇਟ ਵੀ ਕਰਨ ਜਦੋਂ ਜੀਵਨ ਵਿੱਚ ਵੱਡੀਆਂ ਚੁਣੌਤੀਆਂ ਨਹੀਂ ਹੁੰਦੀਆਂ ਤਾਂ ਸ਼ਖ਼ਸੀਅਤ ਦਾ ਸਰਵਉੱਤਮ ਵੀ ਬਾਹਰ ਨਿਕਲ ਕੇ ਨਹੀਂ ਆਉਂਦਾ ਇਸ ਲਈ ਆਪਣੇ ਆਪ ਨੂੰ ਹਮੇਸ਼ਾ ਚੱਲੇਂਗੇ ਕਰਦੇ ਰਹੋ

ਪੋਨ ਮਰਿਯੱਪਨ ਜੀ ਵਣੱਕਮ ਨੱਲਾ ਇਰ ਕਿੰਗੜਾ
ਪੋਨ ਮਰਿਯੱਪਨ ਜੀ ਵਣੱਕਮ ਤੁਸੀਂ ਕਿਵੇਂ ਹੋ
ਪੋਨ ਮਰਿਯੱਪਨ ਤਮਿਲ ਵਿੱਚ ਜਵਾਬ
ਪੋਨ ਮਰਿਯੱਪਨ ਮਾਣਯੋਗ ਪ੍ਰਧਾਨ ਮੰਤਰੀ ਜੀ ਵਣੱਕਮ ਨਮਸਕਾਰ
ਵਣੱਕਮ ਵਣੱਕਮ ਉਂਗਲੱਕੇ ਇੰਦ ਲਾਇਬ੍ਰੇਰੀ ਆਈਡਿਆ ਯੇਪੜੀ ਵੰਦਦਾ
ਵਣੱਕਮ ਵਣੱਕਮ ਤੁਹਾਨੂੰ ਇਹ ਪੁਸਤਕਾਲਿਆ ਦਾ ਜੋ ਆਈਡੀਈਏ ਹੈ ਇਹ ਕਿਵੇਂ ਆਇਆ
ਤਮਿਲ ਵਿੱਚ ਜਵਾਬ
ਪੋਨ ਮਰਿਯੱਪਨ ਦੇ ਉੱਤਰ ਦਾ ਪੰਜਾਬੀ ਅਨੁਵਾਦ ਮੈਂ 8ਵੀਂ ਜਮਾਤ ਤੱਕ ਪੜ੍ਹਿਆ ਹਾਂ ਉਸ ਤੋਂ ਬਾਅਦ ਮੇਰੀਆਂ ਪਰਿਵਾਰਕ ਪ੍ਰਸਥਿਤੀਆਂ ਦੇ ਕਾਰਣ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਨਾ ਰੱਖ ਸਕਿਆ ਜਦੋਂ ਮੈਂ ਪੜ੍ਹੇਲਿਖੇ ਆਦਮੀਆਂ ਨੂੰ ਮਿਲਦਾ ਹਾਂ ਤਾਂ ਮੇਰੇ ਮਨ ਵਿੱਚ ਇੱਕ ਕਮੀ ਮਹਿਸੂਸ ਹੋ ਰਹੀ ਸੀ ਇਸ ਲਈ ਮੇਰੇ ਮਨ ਵਿੱਚ ਇਹ ਆਇਆ ਕਿ ਅਸੀਂ ਕਿਉਂ ਨਾ ਇੱਕ ਪੁਸਤਕਾਲਿਆ ਸਥਾਪਿਤ ਕਰੀਏ ਅਤੇ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਲਾਭ ਹੋਵੇਗਾ ਇਹੀ ਮੇਰੇ ਲਈ ਇੱਕ ਪ੍ਰੇਰਣਾ ਬਣੇ
ਉਂਗਲੱਕੇ ਯੇਨਦ ਪੁਤਹਮ ਪਿਡਿਕਕੁਮ
ਤੁਹਾਨੂੰ ਕਿਹੜੀ ਪੁਸਤਕ ਬਹੁਤ ਪਸੰਦ ਹੈ
ਪੋਨ ਮਰਿਯੱਪਨ ਤਮਿਲ ਵਿੱਚ ਜਵਾਬ
ਪੋਨ ਮਰਿਯੱਪਨ ਪੋਨ ਮਰੀਅੱਪਨ ਮੈਨੂੰ ਥਿਰੁਕੁਰਲ ਬਹੁਤ ਪ੍ਰਿਯ ਹੈ
ਤੁਹਾਡੇ ਨਾਲ ਗੱਲ ਕਰਨ ਵਿੱਚ ਮੈਨੂੰ ਬਹੁਤ ਪ੍ਰਸੰਨਤਾ ਹੋਈ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ
ਤਮਿਲ ਵਿੱਚ ਜਵਾਬ
ਮੈਂ ਵੀ ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਦੇ ਹੋਏ ਅਤਿ ਪ੍ਰਸੰਨਤਾ ਮਹਿਸੂਸ ਕਰ ਰਿਹਾ ਹਾਂ
ਨਲ ਵਾੜ ਤੁੱਕਲ
ਅਨੇਕ ਸ਼ੁਭਕਾਮਨਾਵਾਂ
ਤਮਿਲ ਵਿੱਚ ਜਵਾਬ
ਪੋਨ ਮਰਿਯੱਪਨ ਧੰਨਵਾਦ ਪ੍ਰਧਾਨ ਮੰਤਰੀ ਜੀ
ਥੈਂਕ ਯੂ
ਅਸੀਂ ਹੁਣੇ ਪੋਨ ਮਰਿਯੱਪਨ ਜੀ ਨਾਲ ਗੱਲ ਕੀਤੀ ਵੇਖੋ ਕਿਵੇਂ ਉਹ ਲੋਕਾਂ ਦੇ ਵਾਲਾਂ ਨੂੰ ਤਾਂ ਸੰਵਾਰਦੇ ਹੀ ਹਨ ਉਨ੍ਹਾਂ ਨੂੰ ਆਪਣਾ ਜੀਵਨ ਸੰਵਾਰਨ ਦਾ ਮੌਕਾ ਵੀ ਦਿੰਦੇ ਹਨ ਥਿਰੁਕੁਰਲ ਦੇ ਹਰਮਨਪਿਆਰੇ ਹੋਣ ਦੇ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ ਥਿਰੁਕੁਰਲ ਦੀ ਹਰਮਨਪਿਆਰਤਾ ਦੇ ਬਾਰੇ ਤੁਸੀਂ ਸਾਰਿਆਂ ਨੇ ਵੀ ਸੁਣਿਆ ਅੱਜ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਥਿਰੁਕੁਰਲ ਉਪਲੱਬਧ ਹੈ ਜੇਕਰ ਮੌਕਾ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਜੀਵਨ ਦੇ ਲਈ ਇੱਕ ਤਰ੍ਹਾਂ ਨਾਲ ਮਾਰਗ ਦਰਸ਼ਕ ਹੈ

ਮੇਰੇ ਪਿਆਰੇ ਦੇਸ਼ਵਾਸੀਓ ਸਰਦਾਰ ਪਟੇਲ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਇਕਜੁੱਟਤਾ ਦੇ ਲਈ ਸਮਰਪਿਤ ਕਰ ਦਿੱਤਾ ਉਨ੍ਹਾਂ ਨੇ ਭਾਰਤੀ ਜਨ ਮਾਨਸ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਿਆ ਉਨ੍ਹਾਂ ਨੇ ਆਜ਼ਾਦੀ ਦੇ ਨਾਲ ਕਿਸਾਨਾਂ ਦੇ ਮੁੱਦਿਆਂ ਨੂੰ ਜੋੜਨ ਦਾ ਕੰਮ ਕੀਤਾ ਉਨ੍ਹਾਂ ਨੇ ਰਾਜੇਰਜਵਾੜਿਆਂ ਨੂੰ ਸਾਡੇ ਰਾਸ਼ਟਰ ਦੇ ਨਾਲ ਇੱਕ ਕਰਨ ਦਾ ਕੰਮ ਕੀਤਾ ਉਹ ਵਿਭਿੰਨਤਾ ਵਿੱਚ ਏਕਤਾ ਦੇ ਮੰਤਰ ਨੂੰ ਹਰ ਭਾਰਤੀ ਦੇ ਮਨ ਵਿੱਚ ਜਗਾ ਰਹੇ ਸਨ

ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ
ਨਰਮਦੇ ਸਿੰਧੂ ਕਾਵੇਰੀ ਜਲੇਸਿਮਨ ਸਨਿਧਿੰ ਕੁਰੁ
ਇਸੇ ਤਰ੍ਹਾਂ ਸਿੱਖਾਂ ਦੇ ਪਵਿੱਤਰ ਸਥਾਨਾਂ ਵਿੱਚ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਗੁਰਦੁਆਰੇ ਸ਼ਾਮਿਲ ਹਨ ਸਾਡੇ ਸਿੱਖ ਗੁਰੂਆਂ ਨੇ ਵੀ ਆਪਣੇ ਜੀਵਨ ਅਤੇ ਸਦਕਾਰਜਾਂ ਦੇ ਮਾਧਿਅਮ ਨਾਲ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਪਿਛਲੀ ਸਦੀ ਵਿੱਚ ਸਾਡੇ ਦੇਸ਼ ਵਿੱਚ ਡਾ
ਬਾਬਾ ਸਾਹਿਬ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਰਹੀਆਂ ਹਨ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਮਾਧਿਅਮ ਨਾਲ ਇਕਜੁੱਟ ਕੀਤਾ
ਸਾਥੀਓ
ਯੂਨਿਟੀ ਆਈਐਸ ਪਾਵਰ ਯੂਨਿਟੀ ਆਈਐਸ ਸਟ੍ਰੈਂਗਥ
ਯੂਨਿਟੀ ਆਈਐਸ ਪ੍ਰੋਗਰੇਸ ਯੂਨਿਟੀ ਆਈਐਸ ਇੰਪਾਵਰਮੈਂਟ
ਯੂਨਾਈਟਿਡ ਵੇ ਵਿਲ ਸਕੇਲ ਨਿਊ ਹਾਈਟਸ
ਵੈਸੇ ਅਜਿਹੀਆਂ ਤਾਕਤਾਂ ਵੀ ਮੌਜੂਦ ਰਹੀਆਂ ਹਨ ਜੋ ਨਿਰੰਤਰ ਸਾਡੇ ਮਨ ਵਿੱਚ ਸ਼ੱਕ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ ਦੇਸ਼ ਨੇ ਵੀ ਹਰ ਵਾਰ ਇਨ੍ਹਾਂ ਬਦਇਰਾਦਿਆਂ ਦਾ ਮੂੰਹਤੋੜ ਜਵਾਬ ਦਿੱਤਾ ਹੈ ਅਸੀਂ ਨਿਰੰਤਰ ਆਪਣੀ ਕ੍ਰਿਏਟੀਵਿਟੀ ਨਾਲ ਪ੍ਰੇਮ ਨਾਲ ਹਰ ਪਲ ਯਤਨਪੂਰਵਕ ਆਪਣੇ ਛੋਟੇ ਤੋਂ ਛੋਟੇ ਕੰਮਾਂ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਖੂਬਸੂਰਤ ਰੰਗਾਂ ਨੂੰ ਸਾਹਮਣੇ ਲਿਆਉਣਾ ਹੈ ਏਕਤਾ ਦੇ ਨਵੇਂ ਰੰਗ ਭਰਨੇ ਹਨ ਅਤੇ ਹਰ ਨਾਗਰਿਕ ਨੇ ਭਰਨੇ ਹਨ ਇਸ ਸੰਦਰਭ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵੈਬਸਾਈਟ ਵੇਖਣ ਦਾ ਅਨੁਰੋਧ ਕਰਦਾ ਹਾਂ ekbharat
ਆਈਐਨ ਏਕ ਭਾਰਤ ਡੌਟ ਗੌਵ ਡੌਟ ਇਨ ਇਸ ਵਿੱਚ ਨੈਸ਼ਨਲ ਇੰਟੀਗ੍ਰੇਸ਼ਨ ਦੀ ਸਾਡੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਕਈ ਯਤਨ ਦਿਖਾਈ ਦੇਣਗੇ ਇਸ ਦਾ ਇੱਕ ਦਿਲਚਸਪ ਕੋਰਨਰ ਹੈ ਅੱਜ ਦਾ ਵਾਕ ਇਸ ਸੈਕਸ਼ਨ ਵਿੱਚ ਅਸੀਂ ਹਰ ਰੋਜ਼ ਇੱਕ ਵਾਕ ਨੂੰ ਵੱਖਵੱਖ ਭਾਸ਼ਾਵਾਂ ਵਿੱਚ ਕਿਵੇਂ ਬੋਲਦੇ ਹਨ ਇਹ ਸਿੱਖ ਸਕਦੇ ਹਾਂ ਤੁਸੀਂ ਇਸ ਵੈਬਸਾਈਟ ਦੇ ਲਈ ਕੰਟਰੀਬਿਊਟ ਵੀ ਕਰੋ ਜਿਵੇਂ ਹਰ ਰਾਜ ਅਤੇ ਸੰਸਕ੍ਰਿਤੀ ਵਿੱਚ ਵੱਖਵੱਖ ਖਾਣਪਾਣ ਹੁੰਦਾ ਹੈ ਇਹ ਪਕਵਾਨ ਸਥਾਨਕ ਪੱਧਰ ਦੇ ਖਾਸ ਇਨਗ੍ਰੀਡੀਐਂਟਸ ਯਾਨੀ ਅਨਾਜ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ ਕੀ ਅਸੀਂ ਇਨ੍ਹਾਂ ਲੋਕਲ ਫੂਡ ਦੀ ਰੇਸੀਪੀ ਨੂੰ ਲੋਕਲ ਇਨਗ੍ਰੀਡੀਐਂਟਸ ਦੇ ਨਾਵਾਂ ਨਾਲ ਏਕ ਭਾਰਤ ਸ਼੍ਰੇਸ਼ਠ ਭਾਰਤ ਵੈਬਸਾਈਟ ਉੱਤੇ ਸ਼ੇਅਰ ਕਰ ਸਕਦੇ ਹਾਂ ਯੂਨਿਟੀ ਅਤੇ ਇਮਿਊਨਿਟੀ ਨੂੰ ਵਧਾਉਣ ਦੇ ਲਈ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ
ਸਾਥੀਓ ਇਸ ਮਹੀਨੇ ਦੀ 31 ਤਾਰੀਖ ਨੂੰ ਮੈਨੂੰ ਕੇਵੜੀਆ ਵਿੱਚ ਇਤਿਹਾਸਕ ਸਟੈਚੂ ਓਐਫ ਯੂਨਿਟੀ ਉੱਤੇ ਹੋ ਰਹੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਤੁਸੀਂ ਲੋਕ ਵੀ ਜ਼ਰੂਰ ਜੁੜਨਾ

31 ਅਕਤੂਬਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਅਸੀਂ ਗੁਆ ਦਿੱਤਾ ਮੈਂ ਆਦਰਪੂਰਵਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ

ਸਾਥੀਓ ਇਨ੍ਹੀਂ ਦਿਨੀਂ ਮਹਾਰਾਸ਼ਟਰ ਦੀ ਇੱਕ ਘਟਨਾ ਵੱਲ ਮੇਰਾ ਧਿਆਨ ਗਿਆ ਉੱਥੇ ਇੱਕ ਫਾਰਮਰ ਪ੍ਰੋਡਿਊਸਰ ਕੰਪਨੀ ਨੇ ਮੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਮੱਕੀ ਖਰੀਦੀ ਕੰਪਨੀ ਨੇ ਕਿਸਾਨਾਂ ਨੂੰ ਇਸ ਵਾਰ ਮੁੱਲ ਦੇ ਇਲਾਵਾ ਬੋਨਸ ਵੀ ਦਿੱਤਾ ਕਿਸਾਨਾਂ ਨੂੰ ਵੀ ਇੱਕ ਸੁਖਦ ਹੈਰਾਨੀ ਹੋਈ ਜਦੋਂ ਉਸ ਕੰਪਨੀ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਜੋ ਨਵੇਂ ਖੇਤੀ ਕਾਨੂੰਨ ਬਣਾਏ ਹਨ ਹੁਣ ਉਸ ਦੇ ਤਹਿਤ ਕਿਸਾਨ ਭਾਰਤ ਵਿੱਚ ਕਿਤੇ ਵੀ ਫਸਲ ਵੇਚ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ ਇਸ ਲਈ ਉਨ੍ਹਾਂ ਨੇ ਸੋਚਿਆ ਕਿ ਇਸ ਵਾਰ ਐਕਸਟਰਾ ਪ੍ਰੋਫਿਟ ਨੂੰ ਕਿਸਾਨਾਂ ਦੇ ਨਾਲ ਵੀ ਵੰਡਣਾ ਚਾਹੀਦਾ ਹੈ ਉਸ ਤੇ ਉਨ੍ਹਾਂ ਦਾ ਵੀ ਹੱਕ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਬੋਨਸ ਦਿੱਤਾ ਸਾਥੀਓ ਬੋਨਸ ਅਜੇ ਭਾਵੇਂ ਛੋਟਾ ਹੀ ਹੋਵੇ ਲੇਕਿਨ ਇਹ ਸ਼ੁਰੂਆਤ ਬਹੁਤ ਵੱਡੀ ਹੈ ਇਸ ਨਾਲ ਸਾਨੂੰ ਪਤਾ ਚਲਦਾ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਜ਼ਮੀਨੀ ਪੱਧਰ ਤੇ ਕਿਸ ਤਰ੍ਹਾਂ ਦੇ ਬਦਲਾਓ ਕਿਸਾਨਾਂ ਦੇ ਪੱਖ ਵਿੱਚ ਆਉਣ ਦੀਆਂ ਸੰਭਾਵਨਾਵਾਂ ਭਰੀਆਂ ਪਈਆਂ ਹਨ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮਨ ਕੀ ਬਾਤ ਵਿੱਚ ਦੇਸ਼ਵਾਸੀਆਂ ਦੀਆਂ ਅਸਧਾਰਣ ਉਪਲੱਬਧੀਆਂ ਸਾਡੇ ਦੇਸ਼ ਸਾਡੀ ਸੰਸਕ੍ਰਿਤੀ ਦੇ ਵੱਖਵੱਖ ਪਹਿਲੂਆਂ ਉੱਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸਾਡਾ ਦੇਸ਼ ਪ੍ਰਤਿਭਾਵਾਨ ਲੋਕਾਂ ਨਾਲ ਭਰਿਆ ਹੋਇਆ ਹੈ ਜੇਕਰ ਤੁਸੀਂ ਵੀ ਅਜਿਹੇ ਲੋਕਾਂ ਨੂੰ ਜਾਣਦੇ ਹੋ ਤਾਂ ਉਨ੍ਹਾਂ ਦੇ ਬਾਰੇ ਗੱਲ ਕਰੋ ਲਿਖੋ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਨੂੰ ਸ਼ੇਅਰ ਕਰੋ ਆਉਣ ਵਾਲੇ ਤਿਓਹਾਰਾਂ ਦੀ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤਬਹੁਤ ਵਧਾਈ ਲੇਕਿਨ ਇੱਕ ਗੱਲ ਯਾਦ ਰੱਖਣਾ ਅਤੇ ਤਿਓਹਾਰਾਂ ਵਿੱਚ ਜ਼ਰਾ ਵਿਸ਼ੇਸ਼ ਰੂਪ ਨਾਲ ਯਾਦ ਰੱਖਣਾ ਮਾਸਕ ਪਹਿਨਣਾ ਹੈ ਹੱਥ ਸਾਬਣ ਨਾਲ ਧੋਂਦੇ ਰਹਿਣਾ ਹੈ ਦੋ ਗਜ ਦੀ ਦੂਰੀ ਬਣਾਈ ਰੱਖਣੀ ਹੈ
ਸਾਥੀਓ ਅਗਲੇ ਮਹੀਨੇ ਫਿਰ ਤੁਹਾਡੇ ਨਾਲ ਮਨ ਕੀ ਬਾਤ ਹੋਵੇਗੀ ਬਹੁਤਬਹੁਤ ਧੰਨਵਾਦ